ਓਏ ਓਹਦੇ ਨਾ rank ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਤੇਰੀ ਮਤਲਬ position ਪਏਗੀ ਓਸੇ ਹਿਸਾਬ ਨਾਲ rank ਮਿਲਣਾ IPS ਜਿਦਾਂ ਹੁੰਦੇ ਆ rank ਮੈ ਉਹ ਕਰ ਲਾਂ tenth ਦੇ ਬਾਅਦ ਸਿੱਧਾ ਛੇ ਮਹੀਨੇ ਦੀ coaching ਲੈ ਕੇ ਤੇ ਓਥੇ navy ਚ ਤੇ ਉਹ ਵੀ ਸਹੀ ਏ navy ਵਾਲਾ ਵੀ। ਹਮ ਬਸ navy ਚ ਯਾਰ ਪੜ੍ਹਨਾ ਬੜਾ ਹੁੰਦਾ ਵਾ। ਹਮ ਚੱਲ ਕੋਈ ਨੀ ਪੜ੍ਹੇਂਗਾ ਤੇ ਫੇਰ ਈ ਆ, ਵਧੀਆ future ਵੀ ਤੇ ਤੇਰਾ ਈ ਹੋਣਾ ਕਿਸੇ ਦਾ ਥੋੜੀ ਹੋਣਾ।

ਪਰ ਮੈ ਆਪਣੀ college life ਜੀਣਾ ਚਾਹਨਾ ਨਾ। ਚੱਲ ਛਿੱਤਰ ਖਾਏਂਗਾ ਈ ਆ

hello

ਮੈ doctor ਬਣਨੇ ਆ doctor ਠੀਕ ਆ ਅੱਛਾ doctor ਬਾਕੀ ਹੋਰ ਵੀ ਵੇਖ ਲਵਾਂਗੇ ਜੋ ਬਣਦਾ ਵੀ ਠੀਕ ਆ। ਠੀਕ ਆ।

ਸਾਰਾ ਕੁਛ ਬਣ ਜਾਣਾ।

hello hello ਕਾਜਲ ਦੀ

ਕਾਜਲ ਦੀ ਹੁਣ recharge ਕਰਦੇ ਮੇਰਾ ਛਿੱਤਰ ਨਾ ਖਾਈਂ ਮੇਰੇ ਕੋਲੋਂ ਏਧਰੋਂ

ਹਮ ਠੀਕ ਆ ਕਰ ਦਿੰਨੀ net ਚਾਹੀਦਾ ਯਾਰ ਥੋੜਾ ਕੁ ਕਰਨ ਲਈ ਬਸ

ਤੇ ਕਿਹਦਾ ਲਵਾਂ net ਦੋਨਾਂ ਦਾ ਉਹ ਆ ਖਤਮ ਆ hello hello hello ਕਾਜਲ ਦੀ hello

ਕਰ ਗੱਲ ਫੇਰ ਕੋਈ ਵੀ ਫਾਲਤੂ।

ਆਏ ਹਾਏ ਸੜਿਆ ਜਿਹਾ phone ਦਾ cover ਰੱਖਿਆ ਤੁੰ ਜੋ phone ਲਿਆ ਓਦੋਂ ਦਾ ਬੱਸ ਓਹੀ ਰੱਖਿਆ ਹਮ ਲੈਣਾ ਵਾਂ ਯਾਰ cover ਵੀ change ਕਰਨਾ। ਕਰ ਲੈਣਾ ਸੀ ਕਿਤੇ change ਉਹ ਵੀ ਵੇਚਾਰਾ ਗਰੀਬ ਕੇਹੜਾ ਲਵਾਂ ਸੋਹਣਾ ਜਿਹਾ ਲੈ ਕੋਈ ਹੋਰ ਫੇਰ

ਸਾਰੇ ਠੀਕ ਆ? ਹਮ ਸਾਰੇ ਠੀਕ ਠਾਕ ਤੂੰ ਦੱਸ, ਤੁਹਾਡੇ ਆਂਢੀ-ਗੁਆਂਢੀ ਠੀਕ ਆ? ਆਂਢੀ ਗੁਆਂਢੀ ਸਾਰੇ ਠੀਕ। ਬੜੇ ਪਾਪਾ ਠੀਕ ਨੀ ਹੁਣ ਅਰੁਣ ਭਾਜੀ ਪਹਿਲੇ ਵੀ ਠੀਕ ਸੀ ਉਹ ਤੇ। ਹਨਾ ਉਹਨਾਂ ਦੇ heart ਦੀ ਨੀ ਹੈ ਦਿੱਕਤ ਕੋਈ ਓਹਦੇ ਕਰਕੇ ਪੁੱਛਿਆ ਮੈਂ ਹੋਣੀ ਆ ਠੀਕ ਆ। ਹੋਰ ਫੇਰ ਬੱਸ ਵਧੀਆ ਤੂੰ ਸੁਣਾ ਮੈ ਵੀ ਠੀਕ ਆ ਮੈ ਵੀ ਠੀਕ ਆ ਇਹ ਕਿੱਦਾਂ ਦੀ ਗੱਲ ਹੋਈ। ਤੇਰੇ ਜਿਹੜੇ ਮੂੰਹ ਤੇ ਦਾਣੇ ਜਿਹੇ ਹੋਏ ਆ ਉਹ ਖਾਇਆ ਕਰ ਵਿਟਾਮਿਨ e ਦੇ capsule ਨੀ ਹੁੰਦੇ ਜਿਹੜੇ green color ਉਹ ਚ ਨਾ ਸਾਡੇ ਮੁਹੱਲੇ ਚ ਹੋਰ ਓਹਦੇ ਹੋਏ ਸੀ ਮੁੰਡੇ ਦੇ ਹੋਏ ਸੀ ਰਜਤ ਭਈਆ ਦੇ ਉਹ ਕਹਿੰਦਾ ਮੈ ਡਵ ਸੈਂਪੂ ਲਾਨਾ ਰਿਹਾ ਸੀ ਡਵ ਸਾਬਣ ਲਾਨਾ ਰਿਹਾ ਹੀ ਤੇ ਓਹਦੇ ਨਾਲ ਠੀਕ ਹੋ ਗਿਆ

ਤੇ ਡਵ ਸਾਬਣ ਕੇਹੜਾ ਹੁੰਦਾ ਵਾ ਅੱਛਾ ਅੱਛਾ ਮੈਨੂੰ ਸੈਂਪੂ ਮੈਂ ਡਵ

ਮੈ ਵੀ ਹੁਣ ਡਵ ਸੈਂਪ ਡਵ ਸਾਬਣ ਈ ਲਾਨਾ

ਕਾਲਾ ਬੜਾ ਹੋ ਗਿਆ ਇਕ ਮੈ ਯਾਰ।

ਉਹ ਇਥੇ ਉਹ ਤੇ ਤੁਰ ਕੇ ਜਾਣਾ ਪੈਂਦਾ ਨਾ।

ਹਾਂ ਤੇ ਹੋਗੇ ਦਾ ਕਾਲਾ। hello ਹਾਂ

ਬੱਸ ਠੀਕ ਠਾਕ, ਤੂੰ ਸੁਣਾ?

ਫੇਰ ਕੀ ਫੇਰ father ਕਹਿੰਦਾ ਤੂੰ ਵੱਡਾ ਹੋਗੇ ਦਾ ਹੁਣ ਤੂੰ ਚ ਆ ਜਾਇਆ ਕਰ।

ਮੈ ਕਿਹਾ ਠੀਕ ਆ ਚ ਫਾਇਦਾ ਵੀ ਆ ਮੇਰਾ ਯਾਰ।

ਜੋ ਪੇਸੇ ਪੂਸੇ ਠੱਗਦਾ ਗਾ ਅੱਛਾ ਮੈ ਕਿਹਾ ਸ਼ਾਇਦ ਸਹੇਲੀ ਆਉਂਦੀ ਨਾਲ ਵਾਪਿਸ।

ਇਕੱਲਾ ਆਉਨਾ ਇਕੱਲਾ ਜਾਨਾ, ਜਾਨਾ ਮੈਂ ਪਤਾ, ਮੈਨੂੰ ਹੁਣ ਕੀ ਪਤਾ ਇਕੱਲਾ ਆਉਨਾ ਜਾਂ ਨਹੀਂ ਆਉਂਦਾ। ਤੈਨੂੰ ਨਈ ਪਤਾ ਤੂੰ ਐਵੀਂ ਬੋਲੀ ਕਿਉਂ ਜਾਨੀ ਫੇਰ। ਹਮ ਮੈ ਵੇਖਿਆ ਨਾ ਤੈਨੂੰ ਸਹੇਲੀ ਨਾਲ ਆਉਂਦੇ। ਕਿਹੜੀ ਸਹੇਲੀ ਵੇਖ ਲਈ।

ਉਹ ਜਾ ਭਰਾ ਜਾ ਕਿਥੇ ਜਾਵਾਂ ਭਰਾਵਾ

ਘਰੇ ਨਈ best friend ਵੀ ਹੁੰਦੇ ਆ ਭਰਾ।

ਹਮ ਠੀਕ ਆ ਭੈਣ ਨੂੰ ਤਾਂ ਪਰ ਦੱਸਣਾ ਹੁੰਦਾ ਨਾ।

ਨਾ ਤੇਰੀ ਚੋਰੀ ਚੋਰੀ ਫੜੀ।

ਲੈ ਕੀ ਉਹੀ ਗੱਲ ਫਿਰ ਐਵੇਂ ਹੀ। ਹਮ ਇਹ ਫੇਰ ਇੱਕ instagram ਦਾ ਮੈ ਪੜ੍ਹਿਆ ਸੀ ਓਹਦੇ ਵਾਂਗੂ ਹੋ ਗਿਆ ਈ

ਸਹੇਲੀ ਸਹੂਲੀ ਹੈ ਨਈ ਤੇ ਸਾਰੇ ਇਹੀ ਮੇਰੀ ਸਹੇਲੀ ਆ ।

ਸੋਹਣੇ ਬੰਦੇ ਤੇ ਏਦਾਂ ਹੀ ਸ਼ੱਕ ਰਹਿੰਦਾ ਬਿਨਾ ਵਜ੍ਹਾ ਈ। ਲੈ ਹੁਣ ਭੁਏ ਨਾ ਚੜ ਜਾਈ ਬਹੁਤਾ, ਹੈ ਨੀ ਸੋਹਣਾ। ਮੈਨੂੰ ਤੇ ਲੱਗਦਾ ਨੀ ਆ ਸੋਹਣਾ ਹੋਊਗਾ ਤੇ ਇੰਨੇ ਤੇ ਹੀ ਚੜ ਜਾਂਦਾ।

ਸਵੇਰੇ ਜਦੋਂ ਮੈ ਸਕੂਲ ਜਾਨਾ ਓਦੋ ਵੀ ਨਹਾ ਕੇ ਤੇ ਬਿਨਾ ਬਾਲਾਂ ਤੇ ਕੰਘਾ ਕੁੰਗਾ ਮਾਰੇ ਏਦਾਂ ਈ ਚਲ ਜਾਨਾ ਮੈ।

ਤੇ makeup ਈ ਹੁੰਦਾ ਵਾ ਵਾਲਾਂ ਨੂੰ gel ਲਾਉਣੀ ਜਾਂ ਵਾਲ ਕੋਈ ਕਰਨਾ ਕੁਛ ਵੀ setup ਕਰਨਾ ਵਾਲਾਂ ਦਾ ਜਾਂ ਮੂੰਹ ਦਾ cream ਲਾਉਣੀ ਉਹ ਕਿਹ ਚ ਆਉਂਦਾ ਵਾ। ਮੈ cream ਵੀ ਨੀ ਲਾਨਾ, ਖੁਸ਼ਕੀ ਦਾ ਮੂੰਹ ਭਰੇਦਾ। ਕੀ ਲਾਉਨਾ ਹੁਨਾ ਫੇਰ, ਟੱਟੀ ਲਾਇਆ ਕਰ ਆਹੋ ਹੋਰ ਫੇਰ ਬੱਸ ਠੀਕ ਆ।

ਹਮ ਸਾਰੇ ਠੀਕ ਆ, ਆਉਣਾ ਨੀ ਆ ਪਿੰਡ? ਆਉਣਾ ਵਾ ਅਗਲੇ ਮਹੀਨੇ। ਅੱਛਾ ਤੂੰ ਅੱਗੋਂ ਕਹਿ ਪਿੰਡ ਤੇਰਾ ਸਾਰਾ gangland ਬਣਿਆ

ਦਾ ਤੈਨੂੰ ਪਤਾ ਈ ਆ।

ਹਮ ਕਿਸੇੇ ਪਾਸਿਓਂ ਘੱਟ ਨੀ ਏ। ਹੋਰ ਹੋਰ ਬਸ ਵਧੀਆ ਬਣੀ ਰੋਟੀ ਕਿ ਨਹੀਂ ਅਜੇ ਤੁਹਾਡੀ? ਰੋਟੀ ਸਾਰਿਆਂ ਨੇ ਖਾ ਵੀ ਲਈ ਮੇਰੇ ਇਲਾਵਾ।

ਲੈ ਤੈਨੂੰ ਕਿਉਂ ਨੀ ਦਿੰਦੇ?

ਤੈਨੂੰ ਇਹਨਾਂ ਨੇ ਰੱਖਿਆ ਹੋਣਾ ਕੰਮ ਕਰਨ ਵਾਲਾ ਤੇ ਉਹ ਕਹਿੰਦੇ ਹੋਣੇ ਬਸ ਏਦਾਂ ਹੀ ਕਰਾਈ ਜਾਓ ਤੇ ਚੱਲ ਠੀਕ ਆ ਅਕਾਸ਼ ਭਈਆ ਨੂੰ ਪੁੱਛੀ ਕੋਈ ਉਹ ਕੁੱਤਾ ਕੁੱਤਾ ਰੱਖਣਾ ਹੁਣ।

ਕੁੱਤਾ ਕਾਤਾ।

ਪੁੱਛਿਆ ਓਸੇ ਤਰੀਕੇ ਨਾਲ ਤੇ ਮੈ ਹੁਣ ਓਹੀ ਜਵਾਬ ਦੇਣਾ।

hello

ਹਾਂਜੀ ਜੀ ਸਤ ਸ੍ਰੀ ਅਕਾਲ

ਬਸ ਵੇਹਲੇ ਬੈਠੇ ਸੀਗੇ ਜੀ ਠੀਕ ਆ ਜੀ ਹੋਰ ਘਰ ਪਰਿਵਾਰ ਕਿਦਾ ਵਧੀਆ ਜੀ ਵਧੀਆ ਸਭ ਬਹੁਤ ਵਧੀਆ ਤੁਸੀਂ ਦਸੋ

ਹੋਰ ਜੀ ਮੈਂ ਵੀ free ਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਭਾਈ ਮਤੀ ਦਾਸ ਜੀ ਬਾਰੇ ਗੱਲ ਕਰ ਹਾਂਜੀ ਜੀ ਜਰੂਰ ਜੀ ਕਰੋ ਜੀ ਭਾਈ ਮਤੀ ਦਾਸ ਜੀ ਕੌਣ ਸਨ ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜ਼ਿਲਾ ਜੇਹਲਮ ਦੇ ਵਸਨੀਕ ਸਨ ਆਪ ਜੀ ਦੇ ਪਿਤਾ ਜੀ ਦਾ ਨਾਂ ਭਾਈ ਨੰਦ ਲਾਲ ਸੀ ਭਾਈ ਨੰਦ ਲਾਲ ਜੀ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਬਾਬਾ ਬਕਾਲੇ ਵਿਖੇ ਦਰਸ਼ਨ ਲਈ ਆਏ ਤਾ ਅਪਨੇ ਆਪਣਾ ਸਾਰਾ ਜੀਵਨ ਸਦਗੁਰੂ ਜੀ ਨੂੰ ਅਰਪਣ ਕਰ ਦਿਤਾ ਗੁਰੂ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਥਾਪਿਆ ਭਾਈ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਬਹਾਰ ਬੰਗਲਾ ਬੰਗਾਲ ਤੇ ਅਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸਨ ਹਾਂਜੀ ਜੀ ਜਦੋ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਹਿੰਦੂਆਂ ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਦਿੱਲੀ ਗਏ ਤਾ ਆਪ ਨਾਲ ਸਨ ਭਾਈ ਦਯਾਲਾ ਜੀ ਭਾਈ ਗੁਰੂ ਦੀਤਾ ਜੀ ਭਾਈ ਉਦਏ ਜੀ ਭਾਈ ਜੱਦਾਂ ਜੀ ਤੇ ਭਾਈ ਸਤੀ ਦਾਸ ਜੀ ਆਦਿ ਗੁਰੂ ਸਿੱਖ ਵੀ ਨਾਲ ਸਨ ਜਦੋ ਮੁਗ਼ਲ ਹਕੂਮਤ ਨਾਲ ਗੱਲ ਬਾਤ ਸਿਰੇ ਨਾ ਚੜ੍ਹੀ ਤਾ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਭਾਈ ਮਤੀ ਦਾਸ ਜੀ ਤੇ ਭਾਈ ਦਯਾਲਾ ਜੀ ਗੁਰੂ ਸਾਹਿਬ ਕੋਲ ਹੀ ਰਹੇ ਓਹਨਾ ਨੇ ਫੈਸਲਾ ਕੀਤਾ ਕੇ ਉਹ ਗੁਰੂ ਜੀ ਨੂੰ ਇੱਕਲਾ ਸ਼ਹੀਦ ਨਹੀਂ ਦੇਣਗੇ ਮੁਗ਼ਲ ਹਕੂਮਤ ਨੇ ਫੈਸਲਾ ਕੀਤਾ ਕੇ ਪਹਿਲਾ ਭਾਈ ਮਤੀ ਦਾਸ ਤੇ ਭਾਈ ਦਯਾਲ ਜੀ ਨੂੰ ਸ਼ਹੀਦ ਕੀਤਾ ਜਾਵੇ ਪਹਿਲਾ ਭਾਈ ਮਤੀ ਦਾਸ ਜੀ ਨੂੰ ਕੋਤਵਾਲੀ ਵਿੱਚੋ ਬਾਹਰ ਲੈ ਆਇਆ ਗਿਆ ਜਿਥੇ ਜੱਲਾਦ ਪਹਿਲਾ ਹੀ ਅੱਗ ਦੇ ਸ਼ਿਕੰਜੇ ਲੈ ਕੇ ਖੜੇ ਕੀਤੇ ਗਏ ਸਨ ਭਾਈ ਮਤੀ ਦਾਸ ਜੀ ਨੂੰ ਕਾਜੀ ਨੇ ਆਖਿਆ ਸੀ ਸਿੱਖੀ ਛੱਡ ਕੇ ਮੁਸਲਮਾਨ ਹੋ ਜਾਓ ਤੁਹਾਨੂੰ ਬੋਹੋਤ ਸੁਖ ਦਿਤੇ ਜਾਣਗੇ ਪਰੰਤੂ ਭਾਈ ਜੀ ਨੇ ਸਾਰੇ ਦੁਨਿਆਵੀ ਸੁਖ ਤੇ ਲਾਲਚ ਨੂੰ ਠੁਕਰਾ ਦਿਤੇ ਕਾਜੀ ਨੇ ਭਾਈ ਸਾਹਿਬ ਨੂੰ ਅੱਗੇ